ਗੁਰਦਾਸਪੁਰ ਤੇ ਉੱਥੇ ਰਹਿੰਦੇ ਰਹੇ ਰਾਤ ਦੀ ਮੀਟਿੰਗ ਵੇਖਣ ਜਾਂਦੇ ਰਹੇ ਆ। ਸੁੱਖੋ ਤੇ ਮੈਨੂੰ ਹਰ ਵਾਰੀ ਟਕਰਦੀ ਆ ਤੇ ਮੈਨੂੰ ਕਹਿੰਦੀ ਆ ਕਹਿੰਦੀ ਚਾਚੀ ਉਹ ਨੂੰ ਵੀ ਲੈ ਕੇ ਆਇਆ ਕਰ ਮੈਂ ਕਿ ਨਹੀਂ ਮੈਂ ਕੀ ਕਰਾ ਮੈਂ ਬੜਾ ਕਿਹਾ ਪੰਮੀ ਦੀ ਵਾਹੁਟੀ ਨੂੰ ਬੜਾ ਕਹਿਣੀ ਮੈਂ ਆ ਚੱਲੀਏ ਤੇ ਉਹ ਵੀ ਆਖ ਦਿੰਦੀ ਨਹੀਂ। ਮੈਨੂੰ ਪਤਾ ਨੀ ਕੀ ਹੋ ਗਿਆ ਦਿਲ ਹੀ ਨੀ ਕਰਦਾ ਹੁਣ ਸਰੀਰ ਬੜਾ ਢਿੱਠ ਹੋ ਗਿਆ ਜੀਅ ਨੀ ਕਰਦਾ ਜਾਣ ਨੂੰ ਚਰਚ ਕੇ।

ਆਹੋ ਉਹ ਤਾਂ ਹੈ ਹੀ ਆ। ਆਪਣਾ ਤਾਂ ਕੋਈ ਕੰਮ ਰਹਿ ਜੇ ਰਹਿ ਜੇ ਸੋ ਵਾਰੀ ਰਹਿ ਜੇ ਚਰਚ ਨਿਕਲ ਜਾਣਾ ਚਰਚ ਛੁਟੀ ਹੋਵੇ ਜਿਸ ਤਰਾਂ ਕੁਝ ਗਵਾਚ ਗਿਆ। ਉਹ ਤਾਂ ਹੈ ਹੀ। ਮੈਂ ਤਾਂ ਆਪਣੀਆਂ ਕੁੜੀਆਂ ਨੂੰ ਗੁੱਸੇ ਹੁੰਦੀ ਐ ਛੁੱਟੀ ਕਰਲੈ ਅੱਜ ਤੱਦੇ ਗੁੱਸੇ ਨਹੀ ਹੁੰਦੀ ਕੋਮਲ ਸਾਡੀ ਨੀ ਕਰਦੀ। ਹਮ ਕੋਮਲ ਵੀ ਐਥੇ . ਹੈਂ ਨਹੀਂ ਨਹੀਂ ਕੋਮਲ ਆਪਣੀ ਜਾਂਦੀ ਚਰਚ ਤੇ ਘਰਵਾਲਾ ਉਹਦਾ ਸੇਵਾ ਕਰਦਾ ਚਰਚ ਤੇ। ਅੱਛਾ ਅੱਛਾ ਉਹ ਫਿਰ ਉੱਥੇ ਜਾਂਦੇ ਆ।

ਐਨਾ ਕੁ ਤਾਂ ਮਾਣ ਹੈ ਉਨਾਂ ਨੂੰ ਨੀ ਕਹਿਣਾ ਪੈਂਦਾ ਛੁੱਟੀ ਕਰਕੇ ਉਹ ਆਪਣੇ ਪਿੰਡ ਚੱਲ ਜਾਂਦੇ ਐ ਉਹ ਅਗਲੇ ਇਹਨੂੰ ਫਿਰ ਮੈਂ ਗੁਸੇ ਹੁੰਦੀ ਜਿਥੇ ਤੁਰੀ ਹੁੰਦੀ ਐ ਉੱਥੇ ਤੁਰੀ ਰਹੀਆ ਮੈਂ ਕਿਹਾ ਤੂੰ ਐਵੇਂ ਦੋ ਦੋ ਬਣਾਉਂਦੀ ਰਹਿਣੀ ਆ।

ਚਰਚ ਤੋਂ ਬਾਅਦ ਚ ਵੀ ਜਾ ਸਕਦੇ ਐ ਚਰਚ ਭੰਨ ਕੇ ਤੁਸੀਂ ਵਾਂਡਾ ਵੀ ਵੇਖਿਆ ਤੁਹਾਡੇ ਵਾਸਤੇ ਤਾਂ ਮਾੜੀ ਗੱਲ ਆ ਨਾ।

ਹੋਰ ਸੁਣਾਓ ਤਾਈ ਆਂਢੀਆਂ ਗਵਾਂਢੀਆਂ ਦੀ? ਆਂਢੀ ਗਵਾਂਢੀ ਠੀਕ ਐ ਰੱਬ ਦਾ ਧੰਨਵਾਦ। ਹਮ ਆਪਣੇ ਆਪਣੀ ਘਰੀ।

ਸੁੱਖ ਚੈਨ ਨਾਲ ਬੈਠੇ ਆ . ਹੋਰ ਤੁਸੀਂ ਸੁਣਾਓ? ਹੋਰ ਵਧੀਆ ਵਧੀਆ ਤੁਸੀਂ ਸੁਣਾਓ?

ਕੀ ਕਰੀ ਜਾਣ ਡਏ। ਹਾਂਜੀ ਕੁਛ ਨੀ ਤਾਈ ਕੋਠੇ ਤੇ ਚੜੀ ਹਾਂ ਹਵਾ ਚੱਲਣ ਡੀ ਨਿੱਕੀ ਨਿੱਕੀ। ਅੱਛਾ। ਹਮ ਦੁਪਹਿਰੇ ਸੋ ਜਾਈਦਾ ਇਸ ਵੇਲੇ ਨੀਂਦ ਨੀ ਹੁੰਦੀ ਆਹੋ ਐਸ ਵੇਲੇ ਨੀਂਦ ਨਹੀਂ ਆਉਂਦੀ ਮੁੜ ਕੇ। ਆਹੋ ਅੜੀਏ ਮੈਂ ਵੀ ਦੋ ਤਿੰਨ ਘੰਟੇ ਪਹਿਲੋਂ ਦੁਪਹਿਰਾਂ ਨੂੰ ਸੋ ਲੈਣੀ ਫਿਰ ਰਾਤ ਨੂੰ ਨੀਂਦ ਨੀ ਆਉਂਦੀ। ਮਤਲਬ ਦੁਪਹਿਰੇ ਵੀ ਬੰਦਾ ਕੀ ਕਰੇ ਸਾਰੀ ਦੁਪਹਿਰ ਬੰਦਾ ਵਿਹਲਾ ਕੀ ਕਰਦਾ ਰਵੇ ਕੰਮ ਕਿੱਦਾ ਕਰੀ ਜਾਵੇ।

ਰਾਤੀ ਮੈਂ ਤਿੰਨ ਕੁ ਵਜੇ ਸੁੱਤੀ ਹਾਂ ਸਾਡੇ ਕ ਤਿੰਨ ਵਜੇ ਤੇ ਫਿਰ ਮੈਂ ਉੱਠੀ ਸਾਢੇ ਪੰਜ ਵਜੇ।

ਕੀ ਕਰਨਾ ਹੁੰਦਾ ਵਿਹਲਿਆਂ ਅੜੀਏ ਕੰਮ ਕਾਰ ਕਰਕੇ ਵਿਹਲੇ ਹੋ ਜਾਈਦਾ ਵਾ ਆਹੋ ਇਹ ਤਾਂ ਨਾਲੇ ਲੰਮਾ ਹੀ ਪੈਣਾ ਹੁੰਦਾ ਹੋਰ ਕਰਨਾ।

ਲਾਈਏ ਦੋ ਟਾਈਮ ਚਾਦਰ ਨੂੰ ਤੋਪਾ ਪਾ ਲਈਦਾ ਤੇ ਚੱਲ। ਅੱਛਾ ਅੱਛਾ ਜਿੱਥੇ ਚਾਦਰ ਲਾਈ ਐ।

ਹਾਂਜੀ ਸਸ਼੍ਰੀ ਅਕਾਲ ਜੀ. ਹੋ ਗਏ ਜੀ ਸ਼ੁਰੂ.

ਹਮ ਹੋਰ ਕਿੱਦਾਂ?

ਬੱਸ ਪੁਸ਼ ਨਾਂ

ਕੁੱਛ ਨਹੀਂ ਬੈਠੇ ਵੇ ਆ ਕਿਆ ਖਾ ਰਹੇ। ਕੁੱਛ ਨਹੀਂ ਦਾਲ ਚਾਵਲ ਬਣਾਏ ਵੀ ਦ ਨਾਲੇ ਰੋਟੀ ਬਣਾਈ ਵੀ ਥੀ।

ਓਹ ਮੈਨੂ ਤ ਸ਼ੋਅ ਨਹੀਂ ਹੋਇਆ ਕਰਦਾ ਅਛਾ ਹੋ ਗਿਆ ਤੇ ਕਾਲੀ ਪੀਲੀ ਦਾਲ ਬਣਾਈ ਵੀ ਥੀ ਨਾਲੇ ਓਹ ਕੀਤਾ ਵ ਠ

ਇੱਕ ਸਬਜੀ ਕੱਟ ਕੇ ਰੱਖੀ ਵੀ ਤ ਹੈ ਤੇ ਫਰ ਓਹ ਸਬਜੀ। ਤੇ ਸਬਜੀ ਥੀ ਜੇਹੜੀ ਥੀ ਬਣੀ ਨਹੀਂ ਹੈਗੀ ਬਰਖਾ ਲੱਗ ਗਈ। ਫਰ ਮਨ ਨਹੀਂ ਕੀਤਾ।

ਅਜ ਬਰਖਾ ਪਤਾ ਨਹੀਂ ਕੇਹੜੇ ਟਾਈਮ ਦੀ ਲੱਗੀ। ਅੱਜ ਸਵੇਰ ਥੀ ਦੱਸੀ ਵੀ ਥੀ ਅੜੀਏ ਮੈਂ ਦੇਖਿ ਥੀ net ਪਰ ਦੋ ਤਰੀਕ ਨੂ ਫਰ ਦੱਸੀ ਵੀ। ਹਾਂ ਦੱਸੀ ਵੀ ਹੈ ਬਰਖਾ ਤ ਚਲਦੀ ਰਹਨਿ ਹੁਣ ਮੌਸਮ ਜੋ ਹੋਆ ਕਰਦਾ ਵ ਬਦਲਦਾ ਪਿਆ

ਹੋਰ ਬਸ ਵਧੀਆ

ਅਜ ਪੂਜਾ ਆਜ ਕਮਲ ਹੀ ਹੋ ਗਈ ਪੂਜਾ ਕੀ ।

ਨਾਲੇ ਤੇ ਖਾਧੀ ਐ ਨਾਲੇ ਤੂ ਕਹਣਦੀ ਮੀਨੂ ਪਤਾ ਨਹੀ

ਕਮ ਦੱਸਣ ਨੂ।

ਊਣੇ ਬੀ ਐ ਕੀਤੀ ਵੀ ਹੈ ਬਥੇਰੇ ਕਮਮ ਮੈਂ ਓਹਨੂ ਕਿਆ ਘਰਆਲਾ ਧਰਮਸ਼ਾਲਾ ਰਹੰਦਾ ਹੋਟਲ ਚ ਮੈਨੇਜਰ ਆ ਲਗ੍ਜਾ ਆਹੂ ਲਗ ਜੇ ਉੱਥੇ ਦਾ ਮੈਨੇਜਰ ਆ।

ਮੈਂ ਤ ਸੋਚੇਂ ਸਰਕਾਰੀ ਨੋਕਰੀ ਕਰਦਾ ਇਹ ਸੋਹਰਾ ਐ ਸਰਕਾਰੀ ਨੋਕਰੀ ਓਹਦਾ। ਅੱਛਾ ਹਾ ਪਈ ਦੇਖਣੇ ਨੂ ਸੋਹਣਾ ਐ ਉਨੁ ਕੀਆ ਹੋਆ ਗੱਡੀ ਰੱਖੀ ਵੀ ਓਹ ਕਿਹੰਦਾ ਕੀਤੇ ਬਸ ਚ ਨਹੀਂ ਜਾਣਾ ਕੀਤੇ ਗੱਡੀ ਚ ਜਾਣਾ ਮੇਰੇ ਨਾਲ ਫੇਰ ਹੋਰ ਕੀਆ ਚਾਹੀਦਾ ਇੱਹਨੁ ।

ਇਹ ਤਾ ਹਿੱਲੀ ਹੋਈ ਆ ਫੇਰ ਤੇਨੁ ਕੇਹਾ ਤਾ ਦੋ minute wait ਕਰ ਲ

ਫਰ ਇਹਦਾ ਤ ਦਿਮਾਗ ਖਰਾਬ ਆ ਕਹਣਦੀ ਕਹਣਦੀ ਮੀਨੂ ਕਿਹੰਦੀ ਮੈਂ ਧਰਮਸ਼ਾਲਾ ਨ ਇੱਕ ਪਜਾਮਾ ਪੁਛਿ ਇੱਕੀ ਸੋ ਦਾ ਓਹੋ ਦੱਸਿਆ ਕਿਹੰਦੇ ਆਪਣੀ ਮੁੰਡੇ ਨੂ ਹੂਡੀ ਪੂਛੀ

ਕਿਹੰਦੀ ਮੈਂ ਕੀਆ ਫਿਟਟਏ ਮੂੰਹ ਹ ਕੀਆ ਗੱਲ ਹੋਈ

ਪਤਾ ਨ ਕਹਤੇ ਮਹਂਗਾ ਹੈ ਓਹ ਤਾ ਜਿਹੜਾ ਇਹਦਾ ਹੁੰਦੇ ਦੀ ਜਗਾ ਹੁੰਦੀ ਓਹ ਤ ਹੁੰਦੀ ਹੀ ਮਹਗੀ ਆ ਗਲਤ ਆ ਹੁੰਦੀ ਹੁਣ ਜੇ ਮੇਹੰਗੇ ਆ ਸਾਡਾ ਆਨੰਦਪੁਰ ਸਾਹਿਬ ਲਾ ਲੈ ਬੋਹਤ ਮਹਂਗਾ ਹੈ ਓਹੋ ਕੱਪੜੇ ਕੁਪੜੇ ਹੱਲੇ ਤਾ ਵੀ ਸਸਤੇ ਐ

ਪਰ ਜੇਡੇ ਬਾਹਰ ਵਲੇ ਐ ਨ ਓਹਨ ਨੂ ਤ ਲੂਟ ਲੇਹੰਦੇ ਓ ਓਹੀ ਤਾ ਗੱਲ ਆ ਹੋਰ

ਇਹਦਾ ਘਰ ਵੀ ਧਰਮਸ਼ਾਲਾ ਇਹ ਹੈ ਸੋਹਰੇ ਵੀ ਇਹਦੇ ਨਾਕਾ ਯਾਰ ਇਹਦਾ ਘੱਰ ਵਾਲਾਂ ਨੋਕਰੀ ਕਰਦਾ ਇਹ ਆਪਣੇ ਘਰ ਵਾਲੇ ਨਾਲ ਰਿਹੰਦੀ ਇਹਣੂ ਨੂ ਕੀ ਬਿਮਾਰੀ ਇਹ ਜੋ ਮਰਜੀ ਪਾਵੇ ਉੱਥੇ ਓਹ ਕੀਤੀ ਨੂ ਵੀ ਜਾਂਦਾ ਕਲਾ ਚੱਲ ਜਾਂਦਾ ਮੇਨੂ ਨਹੀਂ ਲੈਕੇ ਜਾਂਦਾ ਹੁਣ ਓਹ ਗਯਾ ਵ ਥਾਂ ਕਿੱਥੇ ਬੰਗਲੌਰ। ਅੱਛਾ ਤਾ ਫੇਰ ਕਿਹੰਦੀ ਕਹਿੰਦੀ ਜਿੱਥੇ ਅਸੀਂ ਰਿਹੰਦੇ ਥੈ ਕਮਰਾ ਲੈਕੇ ਕਿਹੰਦੀ ਉੱਥੇ ਕੇਹਂਦੀ ਸਾਰਾ ਕੁਜ ਤਾ ਮਤਲਬ ਕੀ bed ਬੁੜ ਸਬ ਕੁਜ ਵਿਚੀ ਥੇ ਅਛਾ ਫੇਰ ਕੇਹਂਦੀ ਕਿਹੰਦੀ ਮੈਂ ਮਲਕਣ ਕੋਲ ਜਾਕੇ ਬੈਠ ਜਾਂਦੀ ਥੀ ਕਿਹੰਦੇ ਫੇਰ ਓਹਨੇ ਇਦਾ ਕੀਤਾ ਕੀ ਓਹ ਕਹੰਦਾ ਕੀ ਤੇ ਕਿਸੇ ਨੂ ਬੁਲਾਨਾ ਨੀ ਇਥੇ ਕਿਸੇ

ਕਹੰਦਾ ਤੇ ਨੀ ਕਿਸੇ ਨੂ ਬੁਲਾਨਾ ਚੁਪ ਕਰ ਕੇ ਅੰਦਰ ਬੇਠੀ ਰਹ ਆਪ ਰੋਟੀ ਖਾ ਆਉਂਦਾ ਮੇਨੂ ਕਹਿੰਦਾ

ਫੇਰ ਪਰ ਯਾਰ ਓਹੋ ਬੜਾ ਆ ਹਨਾ ਸ਼ੱਕੀ ਲੱਗਦਾ। ਸ਼ੱਕੀ ਕਿਹੰਦੀ ਊਣੇ ਸ਼ੱਕ ਓਹਨੇ ਅੱਜ ਤਕ ਕਦੀ ਕੀਤਾ ਨਹੀਂ ਐ ਕਿਹੰਦੀ ਨ ਊਣੇ ਮੇਰਾ phone ਨਾ ਮੈਂ ਓਹਦਾ ਦੇਖਿਆ ਆਏ ਹਾਏ ਆਏ ਹਾਏ ਇਹਨਾਂ ਸੋਹਣਾ ਵੀ ਨਹੀਂ ਹੈ ਕੇ ਕੁੜੀਆ ਨਾਲ ਚੱਕਰ ਚੱਲ ਪੈਣੇ ਉਹਦੇ

ਅਸੀਂ ਨ ਘੁਮੰਨ ਗਏ ਇਹਦੇ ਵਿਆਹ ਨੂ ਹੋ ਗਏ ਥੈ ਸ਼ੇ ਸਤ ਮਹੀਨੇ ਅਸੀਂ ਤੀਨੋ ਜਣੇ ਗਏ ਓਹਥੇ ਨਾ red cross ਮੇਲਾ ਲਗਿਆ ਹੁਆ ਥਾ ਹੈ ਸਟਾਫ਼ ਕਲੱ ਆਹੋ ਨੰਗਲ਼ ਹੈ ਫਰ ਨ ਉੱਥੇ ਨਾ ਅਸੀਂ ਗਏ ਹੋਏ ਥੈ ਫਰ ਅਸੀਂ ਫੇਰ ਉਥੇ ਸਤਲੁਜ ਪਾਰਕ ਚਲੇ ਗਏ ਸਾਡੀਆਂ ਜਿਣਿਆ ਵੀ ਫੋਟੋਆ ਖਿੱਚਿਆ ਨ ਇਹਨੇ ਇੱਕ ਇੱਕ ਫੋਟੋ ਭੇਜੀ ਆਪਣੇ ਘਰ ਵਾਲੇ ਨੂੰ ਕਹੰਦਾ nancy ਨੂ ਕਹੰਦਾ ਓਹਨੁ ਆਪਣੇ ਪਿਛੇ ਲਾ ਸਕਦਾ ਓਹ ਹੋ ਹੋ ਨੈਨਸੀ ਕਿਹੰਦੀ ਕਿਸੇ ਨੂ ਹੋਲ ਪੱਲਾ ਕੀ ਮੈਂ ਉਹਦੇ ਪਿੱਛੇ ਲੱਗ ਜਾਵਾ ਉਨੁ ਸ਼ਰਮ ਨਹੀਂ ਆਂਦੀ ਓਹ ਆਪਣੀ ਘਰ ਵਾਲੀ ਨੂ ਕਿਹੰਦਾ ਪੀਆ ਹਿਗਾ ਹਾਂ ਓਹ ਨੈਨਸੀ ਪੂਜਾ ਓਹੀ ਦੰਦ ਕੱਢ ਕੱਢ ਕੇ ਨੈਨਸੀ ਨੂ ਦੱਸਿਆ ਕਰਦੀ ਸੀ

ਨੈਨਸੀ ਤ ਇਹਨੀਂ ਗੱਲ ਨੂ serious ਲੇਹੰਦੀ ਨਹੀਂ ਮੇਰੀ ਵਰਗੀ ਹੁੰਦੀ ਮੈਂ ਤ ਮੂੰਹ ਚੰਡ ਦੇਣ ਸੀ ਓਹਦਾ ਜਾਕੇ ਤੇ ਚੰਦ ਨਾ ਤਾ ਥਾ ਹੀ ਓਹ ਆਇਆ ਓਹਿਆ ਥਾ ਉਥੇ ਹਾਹਾ ਹੈਨੀ ਆਇਆ ਹੋਇਆ ਥਾ ਓਹ ਘਟ ਹੀ ਪਸੰਦ ਕਰਦੇ ਏਹਦੇ ਮਾਪਿਆਂ ਨੂ ਪਿਛਲੀ ਬਾਰ ਆਇਆ ਥਾ ਇਕ ਵਾਰੀ ਓਹ ਤਦ ਵੀ ਬੜਾ ਵਾਖੇਦਾ ਬੜਾ ਰੋਲਾ ਪਿਆ ਤਾ ਇਹਦਾ ਏਹਦੇ ਘਰ police ਤਕ ਆਗੀ ਥੀ ਹਾਂ police case ਇਹਦੇ ਪਰ ਮਤਲਬ ਕੀ ਇਕਠਾ ਨਾ ਦਿੰਦੀ ਸੀ ਜਾਨ ਓਹ ਕਹੰਦਾ ਮੈਂ ਲੈ ਕੇ ਜਾਣੀ ਆਹੂ ਪੁਲੀਸ ਲੈਕੇ ਆਈ ਫੇਰ

ਨੇਆਣੇ ਦਾ ਸੁਖ ਕਨੂ ਨਹੀਂ ਹੈਗਾ ਹੈਗਾ ਤੇ ਹੈਗਾ ਇਹਦਾ ਹੈ ਤ ਹੈ ਪਰ ਕਿਹੰਦਾ ਸੁਖ ਨਹੀਂ ਦੇਣਾ ਇਹਨੇ ਏਹਨੂਂ ਦੁਖ ਹੀ ਦੁਖ ਦਹੂੰਗਾਂ ਇਹ ਤ ਰੱਬ ਹੀ ਜਣੇ ਜਿੱਦ ਦੀ ਪਰਵਰਿਸ਼ ਦਹੂੰਗੀ ਉਦਾਂ ਦਾ ਹੀ ਮਿੱਲਣਾ ਇਹਣੂ

ਚੱਜ ਦਾ ਦਹੂੰਗੀ ਦੇ ਦਹੂੰਗੀਂ ਚੱਜ ਕਰੂੰਗਾ ਨੇਆਣਾ ਹੈ ਪਰਾਵਾਂ ਨੇਆਣੇ ਦੇ ਬਾਰੇ ਚ ਨਹੀਂ ਕੁਵਹ ਵੀ ਕਹਣਦੇ ਓਹ ਪਰਮਾਤਮਾ ਦਾ ਰੂਪ ਹੈ ਓਹੀ ਤ ਗੱਲ ਹੈ ਯਾਰ ਸੰਸਕਾਰ ਦੀ ਗੱਲ ਹੁੰਦੀ ਕੀ ਜਿੱਦ ਦੀ ਨੇਆਣੇ ਦਾ ਅਜੀਬ ਜੇਆ ਲੱਗਦਾ ਦੇਖਣ ਨੂਂ ਜਿਦਾਂ ਨਸੈ ਨੁਸ਼ੈ ਕਰਦਾ ਹੁੰਦਾ ਵਾ ਨਸ਼ੇ ਮੋਟੂ ਦੇਖੀ ਕਿੱਡਾ ਹੋ ਗਿਆ ਵਾ? ਬੜਾ ਤਾ ਮੋਟਾ ਹੋਂਗੀਆ ਵਾਹ police ਵਾਲਿਆ ਨਾਲ ਘੁਮਦਾ

ਬੜਾ ਹੋਆ ਵਾ ਛੋਟਾਂ ਛੋਟਾ ਵੀ ਬਥੇਰਾ ਛੋਟਾ ਵੀ ਇਹਦਾ ਦਾ ਹੀ ਹੈ

ਰਬੱਬ ਜਾਣੇ ਇਹਣਦਾ ਕੀਆ ਬਣੁਗਾ ਇਹ main ਗੱਲ ਹੁੰਦੀ ਜਿਨ ਨੇ ਆਪਣੇ ਮਾਪੇ ਆਪਣੇ ਡੈਡੀ ਦੀ ਸ਼ਕਲ ਨੀ ਦੇਖਿ ਵੀ ਹੁੰਦੀ ਓਹ ਇਦਾਂ ਦੇ ਹੀ ਹੁੰਦੇ ਕੀਨੀ ਕ ਇਹਦੇ ਡੈਡੀ ਦੀ ਸ਼ਕ ਮਤਲਬ ਕੀ ਨਾਲ ਨਹੀਂ ਰਹੇ ਵੀ ਹੁੰਦੇ ਇੱਕ ਕੀਤੀ ਹੈ ਦੁਆ ਕੀਤੀ ਹੈ ਕੋਣ ਕਿਹੰਦੀ ਪੀ ਅੱਛਾ ਪੂਜਾ ਨਾਲੇ ਓਹਦਾ ਘਰ ਵਾਲਾਂ ਦੇਖ ਜਿੱਦ ਪੂਜਾ ਹੁਣ ਕੀਤੀ ਹੈ ਓਹਦਾ ਘਰ ਵਾਲਾਂ ਕੀਤੀ ਹੈ

ਇਹਣਦੀ ਗੱਲ ਆਪਸ ਵਿੱਚ ਹੁੰਦੀ ਨਹੀਂ ਨੇਆਣੇ ਪਰ ਕੀਆ ਅਸਰ ਪੈਣ

ਹੁਣ ਜਦ ਪੂਜਾ ਕਾਲਜ ਜਾਂਦੀ ਹੁੰਦੀ ਥੀ ਇਹਦੇ ਨਾਨਾ ਨਾਨੀ ਹੇਗੇ ਥੈ ਤਦ ਪੂਜਾ ਦਾ ਡੈਡੀ ਇਹਨਾਂ ਨੂ ਮਿਲਣ ਤਕ ਨਹੀਂ ਆਉਂਦਾ ਥਾ ਇਹ ਆਪੀ ਦਸਦੀ ਥੀ ਯਾਰ ਸਾਬ ਬਹਾਨਾ ਥਾਂ ਯਾਰ ਤੈਨੂ ਪੀਆ ਵਿਆਹ ਵੀ ਇਹਦੇ ਵਿਆਹ ਨੇ ਹੀ ਕੀਤਾ ਏਹਦਾ ਓਹ ਸੀਗਾ ਏਹਦਾ ਡੇਡੀ ਇਥੇ ਕਹੰਦੇ jeweler ਸੀਗਾ ਲੋਕੀਂ ਦੇ ਪੈਸੇ ਲੈਕੇ ਦਹੋੜੇਆ ਵਾਹ ਠ ਜੇ ਤਾਂ ਡੈਡੀ ਇੱਥੇ ਅਜੰਦਾ ਲੋਕਾਂ ਨੇ ਸ਼ਡਨਾ ਨੀ ਥਾਂ ਅੱਛਾ

ਵਕਤ ਦੀ ਚਪੇੜ ਇੰਨੀ ਬੁਰੀ ਹੁੰਦੀ ਹੈ ਜੋ ਜ਼ਿੰਦਗੀ ਨੂੰ ਇੱਕ ਪਲ ਵਿੱਚ ਬਦਲ ਕੇ ਰੱਖ ਦਿੰਦੀ ਹੈ ਇਸ ਲਈ ਜੋ ਮਿਲ ਗਿਆ ਉਸਦਾ ਸ਼ੁਕਰ ਕਰੋ ਤੇ ਜੋ ਨਹੀਂ ਮਿਲਿਆ ਉਸਦਾ ਸ਼ਬਰ ਕਰੋ ਪੈਸਾ ਪੂਸਾ ਸਭ ਇੱਥੇ ਹੀ ਰਹਿ ਜਾਣਾ ਹੈ, ਜੇ ਕਰਨੀ ਹੈ ਆਪਣੇ ਗੁਨਾਂਹਾਂ ਦੀ ਫ਼ਿਕਰ ਕਰੋ ਇਸੇ ਲਈ ਤਾਂ ਕਹਿੰਦੇ ਨੇ ਵਕਤ ਨਾਲ ਕਦਰ ਦਰਦ ਨਾਲ ਸ਼ਬਰ ਤੇ ਮੌਤ ਨਾਲ ਕਬਰ ਆਪੇ ਹੀ ਮਿਲ ਜਾਂਦੀ ਹੈ ਸਿਆਣੇੇ ਕਹਿੰਦੇ ਨੇ ਕਿ ਜੋ ਲੋਕ ਭੋਲੇ ਹੁੰਦੇ ਨੇ ਉਹ ਬਦਨਾਮ ਵੀ ਬਹੁਤ ਜ਼ਲਦੀ ਹੁੰਦੇ ਨੇ ਪਰ ਇਹ ਵੀ ਸੱਚ ਹੈ ਕਿ ਉਹ ਉਸ ਟੀਸੀ ਦੇ ਬੇਰ ਵਾਂਗ ਹੁੰਦੇ ਨੇ ਜਿਸਨੂੰ ਸਭ ਵੱਟੇ ਮਾਰ ਸਕਦੇ ਨੇ ਪਰ ਛੂਹ ਨਹੀਂ ਸਕਦੇ ਜੇਕਰ ਕੋਈ ਵੀ ਤੁਹਾਡਾ ਦਿਲ ਦੁਖਾਏ ਤਾਂ ਬੁਰਾ ਨਾ ਮੰਨੋ ਕਿਉਂਕਿ ਕੁਦਰਤ ਦਾ ਨਿਯਮ ਹੈ ਜਿਸ ਦਰਖਤ ਤੇ ਸਭ ਤੋਂ ਵੱਧ ਮਿੱਠੇ ਫਲ ਹੁੰਦੇ ਨੇ ਉਸੇ ਦਰਖਤ ਦੇ ਸਭ ਤੋਂ ਵੱਧ ਪੱਥਰ ਵੀ ਪੈਂਦੇ ਨੇ ਜਿੱਤ ਦੀ ਆਦਤ ਬਹੁਤ ਵਧੀਆ ਹੁੰਦੀ ਹੈ ਪਰ ਕੁੱਝ ਰਿਸ਼ਤਿਆਂ ਵਿੱਚ ਹਾਰ ਜਾਣਾ ਬਿਹਤਰ ਹੁੰਦਾ ਹੈ ਦੁਨੀਆਂ ਕੀ ਕਹੇਗੀ ਇਹ ਨਾ ਸੋਚੋ ਕਿਉਂ ਕਿਉਂਕਿ ਦੁਨੀਆਂ ਬਹੁਤ ਅਜ਼ੀਬ ਹੈ ਨਾਕਾਮਯਾਬ ਲੋਕਾਂ ਦਾ ਮਜ਼ਾਕ ਉਡਾਉਂਦੀ ਹੈ ਤੇ ਕਾਮਯਾਬ ਲੋਕਾਂ ਕੋਲੋਂ ਛੜਦੀ ਹੈ ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜ੍ਹਾ ਜਿਹਾ ਆਕੜ ਕੇ ਤੁਰਨਾ ਸਿੱਖ ਲਵੋ ਫੁੱਲਾਂ ਵਰਗੇ ਦਿਲ ਲੈ ਕੇ ਤੁਰੋਂਗੇ ਤਾਂ ਦੁਨੀਆਂ ਤੋੜਦੀ ਹੀ ਰਹੇਗੀ ਖ਼ੁਸ਼ ਰਹਿਣ ਦਾ ਸਿਰਫ਼ ਇਹੀ ਤਰੀਕਾ ਹੈ ਕਿ ਜਿੱਦਾਂ ਦੇ ਵੀ ਹਾਲਾਤ ਹੋਣ ਉਹਨਾਂ ਨਾਲ ਸਮਝੋਤਾ ਕਰ ਲਵੋ ਕਿਸੇ ਦਾ ਵੀ ਦਿਲ ਨਾ ਦੁਖਾਓ ਕਿਉਂਕਿ ਵਕਤ ਬੀਤ ਜਾਂਦਾ ਹੈ, ਤੇ ਗੱਲਾਂ ਯਾਦ ਰਹਿ ਜਾਂਦੀਆਂ ਕਹਿੰਦੇ ਜ਼ਿੰਦਗੀ ਦੇ ਵਿੱਚ ਕੁੱਝ ਸਵਾਲ ਅਜਿਹੇ ਹੁੰਦੇ ਹਨ ਜਿਹਨਾਂ ਦਾ ਜ਼ਵਾਬ ਬੰਦਾ ਨਹੀਂ ਸ਼ਗੋਂ ਵਕਤ ਹੀ ਦਿੰਦਾ ਹੈ ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ਕਿਉਂਕਿ ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਹੀ ਸੌਖੇ ਇਸ ਛੋਟੀ ਜਿਹੀ ਜ਼ਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ ਕਹਿੰਦੇ ਜਿਹੜਾ ਇਨਸਾਨ ਸਭ ਦਾ ਦਿਲ ਰੱਖਦਾ ਹੈ, ਉਹ ਆਪਣੀ ਕਦਰ ਗਵਾ ਲੈਂਦਾ ਹੈ ਅਰਦਾਸ ਤੇ ਵਿਸ਼ਵਾਸ ਦੋਨੋਂ ਹੀ ਨਜ਼ਰ ਨਹੀਂ ਆਉਂਦੇ ਪਰ ਦੋਨਾਂ ਵਿੱਚ ਇੰਨੀ ਤਾਕਤ ਹੈ ਕਿ ਨਾਮੁਕਿਨ ਨੂੰ ਵੀ ਮੁਕਿੰਨ ਬਣਾ ਦਿੰਦੇ ਨੇ। ਕਦੇ ਕਦੇ ਮਾੜਾ ਸਮਾਂ ਤੁਹਾਨੂੰ ਕੁੱਝ ਚੰਗੇ ਲੋਕਾਂ ਨਾਲ ਮਿਲਵਾਉਣ ਲਈ ਵੀ ਆਉਂਦਾ ਹੈ ਇੱਕ ਬੜੀ ਹੀ ਕੀਮਤੀ ਗੱਲ ਹੈ ਜਿਹੜੀ ਸ਼ਾਇਦ ਸਾਰਿਆਂ ਨੇ ਹੀ ਸੁਣੀ ਹੋਵੇਗੀ

ਉਸੇ ਵੇਲੇ ਉਸੇ ਸਮੁੰਦਰ ਦੀ ਦੂਜੀ ਕੰਡੇ ਤੇ ਕੁੱਝ ਮਛੇਰਿਆਂ ਨੇ ਮੱਸੀਆਂ ਦਾ ਢੇਰ ਫੜਿਆ ਇੱਕ ਮਛੇਰੇ ਨੇ ਰੇਤ ਤੇ ਲਿਖਿਆ ਸਮੁੰਦਰ ਮੇਰਾ ਅੰਨਦਾਤਾ ਹੈ। ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁਬਣ ਨਾਲ ਮਰ ਗਿਆ ਉਸਦੀ ਮਾਂ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਕਾਤਲ ਹੈ ਉਸੇ ਸਮੁੰਦਰ ਤੇ ਟੇਢਾ ਜਿਹਾ ਲੱਕ ਲੈ ਕੇ ਤੁਰੇ ਜਾਂਦੇ ਇੱਕ ਬਜ਼ੁਰਗ ਨੂੰ ਇੱਕ ਵੱਡੀ ਛਿੱਪੀ ਵਿੱਚੋਂ ਕੀਮਤੀ ਮੋਤੀ ਮਿਲਿਆ ਬਜ਼ੁਰਗ ਨੇ ਰੇਤ ਤੇ ਲਿਖਿਆ ਸਮੁੰਦਰ ਦਾਨੀ ਹੈ ਫਿਰ ਅਚਾਨਕ ਹੀ ਇੱਕ ਵੱਡੀ ਲਹਿਰ ਆਈ ਤੇ ਸਾਰੇ ਲਿਖੇ ਹੋਏ ਨੂੰ ਮਿਟਾ ਗਈ ਕਹਿਣ ਦਾ ਭਾਵ ਲੋਕ ਸਮੁੰਦਰ ਬਾਰੇ ਜੋ ਕੁੱਝ ਵੀ ਕਹਿਣ ਸਮੁੰਦਰ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ

ਜੇਕਰ ਵਿਸ਼ਾਲ ਸਮੁੰਦਰ ਵਰਗਾ ਬਣਨਾ ਹੈ ਤਾਂ ਕਿਸੇ ਦੇ ਫੈਸਲੇ ਤੇ ਆਪਣਾ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸਦੀ ਚਿੰਤਾ ਵਿੱਚ ਅੱਜ ਨੂੰ ਨਾ ਗਵਾਓ ਹਾਰ ਜਿੱਤ ਗਵਾਉਣ, ਪਾਉਣਾ ਸੁੱਖ-ਦੁੱਖ ਇਹਨਾਂ ਕਰਕੇ ਮਨ ਖ਼ਰਾਬ ਨਾ ਕਰੋ ਜੇਕਰ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈਂਦੇ ਸਾਰ ਹੀ ਮਨੁੱਖ ਰੋਂਦਾ ਨਾ ਜਨਮ ਸਮੇਂ ਰੌਣਾ ਤੇ ਮਰਕੇ ਰਵਾਉਣਾ ਇਸ ਵਿਚਕਾਰ ਦੇ ਜੱਦੋ ਜਹਿਦ ਭਰੇ ਸਮੇਂ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕੁੱਝ ਲੋੜਾਂ ਪੂਰੀਆਂ ਤੇ ਕੁੱਝ ਸਧਰਾਂ ਅਧੂਰੀਆਂ ਰਹਿ ਜਾਂਦੀਆਂ ਨੇ ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਸੋ ਜ਼ਿੰਦਗੀ ਦਾ ਇੱਕ ਹੀ ਨਿਯਮ ਰੱਖੋ ਸਿੱਧਾ ਬੋਲੋ, ਸੱਚ ਬੋਲੋ ਅਤੇ ਮੂੰਹ ਤੇ ਬੋਲੋ ਇਹ ਸੁਣ ਕੇ ਜੋ ਆਪਣੇ ਹੋਣਗੇ ਉਹ ਸਮਝ ਜਾਣਗੇ ਤੇ ਜੋ ਬੇਗਾਨੇ ਹੋਣਗੇ ਉਹ ਦੂਰ ਚਲੇ ਜਾਣਗੇ ਜ਼ਿੰਦਗੀ ਵਿੱਚ ਤੁਸੀਂ ਜਦੋਂ ਵੀ ਟੁੱਟਣ ਲੱਗੋ ਤਾਂ ਸਬਰ ਰੱਖੋ ਕਿਉਂਕਿ ਨਿਖਰਦਾ ਉਹੀ ਹੈ ਜੋ ਪਹਿਲਾਂ ਬਿਖਰਦਾ ਹੈ ਜੇ ਤੁਹਾਡੀ ਜ਼ਮੀਰ ਤੇ ਨੀਯਤ ਸਾਫ਼ ਹੈ ਤਾਂ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਤੁਹਾਨੂੰ ਚੰਗਾ ਕਹੇ ਜਾਂ ਬੁਰਾ ਤੁਸੀਂ ਦੂਸਰਿਆਂ ਦੀ ਸੋਚ ਨਾਲ ਨਹੀਂ ਆਪਣੀ ਨੀਯਤ ਨਾਲ ਜਾਣੇ ਜਾਵੋਗੇ ਬੁਰੇ ਵਕਤ ਵਿੱਚ ਦਿਲਾਸਾ ਦੇਣ ਵਾਲਾ ਚਾਹੇ ਅਜ਼ਨਬੀ ਹੀ ਕਿਉਂ ਨਾ ਹੋਵੇ ਉਹ ਵੀ ਦਿਲ ਵਿੱਚ ਉਤਰ ਜਾਂਦਾ ਹੈ ਤੇ ਬੁਰੇ ਵਕਤ ਵਿੱਚ ਕਿਨਾਰਾ ਕਰ ਜਾਣ ਵਾਲਾ ਚਾਹੇ ਆਪਣਾ ਹੀ ਹੋਵੇ ਉਹ ਦਿਲ ਤੋਂ ਉੱਤਰ ਜਾਂਦਾ ਹੈ। ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਓ ਕੋਈ ਤੁਹਾਨੂੰ ਰੁੱਖਾ ਕਹੇਗਾ ਕੋਈ, ਖ਼ੁਸ਼ ਦਿਲ, ਕੋਈ ਇਮਾਨਦਾਰ ਤੇ ਕੋਈ ਬੇਈਮਾਨ ਕੋਈ ਕਹੇਗਾ ਤੁਹਾਡੇ ਵਰਗਾ ਘੈਂਟ ਕੋਈ ਨਹੀਂ ਕੋਈ ਕਹੇਗਾ ਤੁਹਾਡੇ ਵਰਗਾ ਨਿਕੰਮਾ ਕੋਈ ਨਹੀਂ ਤੇ ਨਾ ਫੁੱਲੋ ਤੇ ਬੇਇਜਤੀ ਤੇ ਬੁਰਾ ਨਾ ਮਨਾਓ ਬਸ ਆਪਣੇ ਰਾਹ ਤੁਰਦੇ ਜਾਓ ਜਿੱਥੇ ਨਾ ਕਹਿਣ ਦੀ ਲੋੜ ਹੈ ਠੋਕ ਕੇ ਕਹੋ ਕਿਸੇ ਦੇ ਪੈਮਾਨਿਆਂ ਤੇ ਖਰਾ ਉਤਰਨ ਲਈ ਉਤਾਵਲੇ ਨਾ ਬਣੋ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜਿਉਣ ਆਏ ਹੋ ਦੁਨੀਆਂ ਦਾ ਮਨੋਰੰਜਨ ਕਰਨ ਨਹੀਂ ਆਪਣੀ ਸੋਚ